ਲਿਬਰੇਆਫਿਸ ਮੈਥ ਦੇ ਸ੍ਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀਂ ਲਿਬਰੇਆਫਿਸ ਮੈਥ ਦੀ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਬਾਰੇ ਦੱਸਾਂਗੇ
ਅਸੀਂ ਹੇਠਾਂ ਦਰਸ਼ਾਏ ਟੌਪਿੱਕਸ ਨੂੰ ਸਿੱਖਾਂਗੇ
ਲਿਬਰੇਆਫਿਸ ਮੈਥ ਕੀ ਹੈ ਫ਼ਾਰਮੂਲਾ ਐਡੀਟਰ ਦੀ ਵਰਤੋ ਕਰਦੇ ਹੋਏ ਮੈਥ ਦਾ ਇਸਤੇਮਾਲ ਕਰਣ ਲਈ ਸਿਸਟਮ ਦੀਆਂ ਜ਼ਰੂਰਤਾਂ
ਇਕ ਸਾਧਾਰਣ ਫ਼ਾਰਮੂਲਾ ਕਿਸ ਤਰਹ ਲਿਖਿਆ ਜਾਂਦਾ ਹੈ
ਲਿਬਰੇਆਫਿਸ ਮੈਥ ਕੀ ਹੈ ਲਿਬਰੇਆਫਿਸ ਮੈਥ ਇਕ ਸਾਫ਼੍ਟਵੇਅਰ ਐਪ੍ਲੀਕੇਸ਼ਨ ਹੈ ਜੋ ਮੈਥੇਮੈਟਿਕਲ ਫਾਰਮੂਲਿਆਂ ਨੂੰ ਬ੍ਣਾਓਣ ਅਤੇ ਐਡਿਟ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ
ਇਸ ਨੂੰ ਲਿਬਰੇਆਫਿਸ ਸੂਟ ਵਿੱਚ ਰਖਿਆ ਗਇਆ ਹੈ ਅਤੇ ਇਸ ਕਰਕੇ ਇਹ ਓਪਨ ਸੋਰਸ ਅਤੇ ਮੁਫ਼ਤ ਹੈ ਅਤੇ ਬਿਨਾਂ ਕਿਸੇ ਕੀਮਤ ਦੇ ਸਾਂਝਾ ਕੀਤਾ ਜਾ ਸਕਦਾ ਹੈ
ਮੈਥ ਦੁਆਰਾ ਬਣਾਏ ਫਾਰਮੂਲੇ ਅਤੇ ਇਕੁਏਸ਼ਨਾਂ ਨੂੰ ਵੱਖਰਾ ਵੀ ਵਰਤਿਆ ਜਾ ਸਕਦਾ ਹੈ
ਜਾਂ ਫੇਰ ਇਸ ਦੀ ਵਰਤੋਂ ਲਿਬਰੇਆਫਿਸ ਸੂਟ ਦੇ ਦੂਜੇ ਡੌਕਯੂਮੈਂਟਸ ਵਿੱਚ ਵੀ ਕੀਤੀ ਜਾ ਸਕਦੀ ਹੈ
ਇਹ ਫਾਰਮੂਲੇ ਰਾਇਟਰ ਅਤੇ ਕੈਲਕ ਦੇ ਡੌਕਯੂਮੈਂਟਸ ਵਿੱਚ ਵੀ ਸ਼ਾਮਲ ਕੀਤੇ ਜਾ ਸਕਦੇ ਹਨ
ਫਰੈਕਸ਼ਨਜ਼ ਇੰਟੀਗ੍ਰਲਸ ਇਕੁਏਸ਼ਨਜ਼ ਅਤੇ ਮੈਟਰਿਸਿਜ਼ ਫਾਰਮੂਲਿਆਂ ਦੀਆਂ ਕੁਝ ਉਦਾਹਰਣ ਹਨ
ਆਓ ਮੈਥ ਨੂੰ ਵਰਤਨ ਲਈ ਸਿਸਟਮਜ਼ ਦੀਆਂ ਕੁਝ ਜ਼ਰੂਰਤਾਂ ਤੇ ਨਜ਼ਰ ਮਾਰੀਏ
ਵਿਂਡੋਜ਼ ਲਈ ਤੁਹਾਨੂੰ ਮਾਈਕ੍ਰੋਸੌਫਟ ਵਿੰਡੋਜ਼ 2000 ਸਰਵਾਈਸ ਪੈਕ 4 ਜਾਂ ਉਸ ਤੋਂ ਉੱਚਾ ਐਕਸਪੀ ਵਿਸਤਾ ਜਾਂ ਵਿੰਡੋਜ਼ 7 ਦੀ ਲੋੜ ਪਵੇਗੀ
ਪੈਂਟੀਅਮ ਕੰਪੈਟੀਬਲ ਪੀਸੀ 256 ਐਮਬੀ ਰਾਮ 512 ਐਮਬੀ ਰਾਮਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
ਉਬੰਟੂ ਲਿਨਕਸ ਲਈ ਲਿਨਕਸ ਕਰਨਲ ਵਰਜ਼ਨ 2618 ਜਾਂ ਇਸ ਤੋ ਉੱਚਾ ਅਤੇ pentium ਕੰਪੈਟੀਬਲ ਪੀਸੀ 512 ਐਮਬੀ ਰਾਮ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
ਸਿਸਟਮ ਦੀਆਂ ਜਰੂਰਤਾਂ ਦੀ ਪੂਰੀ ਜਾਣਕਾਰੀ ਲੈਣ ਲਈ ਲਿਬਰੇਆਫਿਸ ਵੈਬਸਾਇਟ ਤੇ ਜਾਓ
ਜੇ ਤੁਸੀਂ ਲਿਬਰੇਆਫਿਸ ਸੂਟ ਪਹਿਲਾਂ ਹੀ ਇਂਸਟਾਲ਼ ਕੀਤਾ ਹੋਇਆ ਹੈ ਤਾਂ ਲਿਬਰੇਆਫਿਸ ਸੂਟ ਦੇ ਪ੍ਰੋਗ੍ਰਾਮਾਂ ਵਿੱਚ ਤੁਹਾਨੂੰ ਮੈਥ ਲਭ ਜਾਵੇਗਾ
ਜੇ ਲਿਬਰੇਆਫਿਸ ਸੂਟ ਇਂਸਟਾਲ਼ ਨਹੀਂ ਕੀਤਾ ਹੋਇਆ ਹੈ ਤਾਂ ਤੁਸੀ ਇਸ ਨੂੰ ਲਿਬਰੇਆਫਿਸ ਦੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ
ਲਿਨਕਸ ਵਿੱਚ ਤੁਸੀਂ ਇਸ ਨੂੰ ਸਿਨੈਪਟਿਕ ਪੈਕੇਜ ਮੈਨੇਜਰ ਦੀ ਮਦਦ ਨਾਲ ਇਂਸਟਾਲ਼ ਕਰ ਸਕਦੇ ਹੋ
ਮੈ ਲਿਬਰੇਆਫਿਸ ਵਰਜ਼ਨ 333 ਇਂਸਟਾਲ਼ ਕਰ ਲਿਆ ਹੈ
ਚਲੋ ਆਓ ਸ਼ੁਰੂ ਕਰੀਏ ਅਤੇ ਮੈਥ ਐਪ੍ਲਿਕੇਸ਼ਨ ਖੋਲਿਏ
ਵਿੰਡੋਜ਼ ਵਿੱਚ ਸਟਾਰਟ ਮੇਨ੍ਯੂ ਤੇ ਜਾਓ ਅਤੇ ਏਐਲਐਲ ਪ੍ਰੋਗਰਾਮਜ਼ ਜੀਟੀ ਫੇਰ ਲਿਬਰਿਓਫਿਸ ਸੂਟ ਜੀਟੀ ਅਤੇ ਫੇਰ ਲਿਬਰਿਓਫਿਸ ਮੱਠ ਤੇ ਕ੍ਲਿਕ ਕਰੋ
ਜਾਂ ਫੇਰ ਅਸੀਂ ਲਿਬਰੇਆਫਿਸ ਡੌਕਯੂਮੈਂਟਸ ਵਿੱਚੋਂ ਇਸਨੂੰ ਖੋਲ਼ ਸਕਦੇ ਹਾਂ
ਨਵਾਂ ਟੈੱਕਸਟ ਡੌਕਯੂਮੈਂਟ ਖੋਲਣ ਲਈ ਲਿਬਰਿਓਫਿਸ ਰਾਈਟਰ ਤੇ ਕਲਿਕ ਕਰੋ
ਚਲੋ ਹੁਣ ਰਾਇਟਰ ਵਿੰਡੋ ਵਿੱਚ ਮੈਥ ਨੂੰ ਸ਼ੁਰੂ ਕਰਦੇ ਹਾਂ
ਮੁੱਖ ਮੇਨ੍ਯੂ ਬਾਰ ਵਿੱਚੋ ਇੰਸਰਟ ਮੇਨ੍ਯੂ ਤੇ ਕਲਿਕ ਕਰੋ ਅਤੇ ਫ਼ੇਰ ਨਿਚਲੇ ਪਾਸੇ ਦਿੱਤੇ ਹੋਏ ਆਬਜੈਕਟ ਤੇ ਅਤੇ ਫ਼ੇਰ ਫਾਰਮੂਲਾ ਤੇ ਕ੍ਲਿਕ ਕਰੋ
ਹੁਣ ਅਸੀਂ ਰਾਇਟਰ ਵਿਨ੍ਡੋ ਵਿੱਚ ਤਿਂਨ ਖੇਤਰ ਵੇਖ ਸਕਦੇ ਹਾਂ
ਸਭ ਤੋਂ ਪਹਿਲੇ ਉੱਪਰ ਰਾਇਟਰ ਖੇਤਰ ਹੈ
ਇੱਥੇ ਗ੍ਰੇ ਰੰਗ ਦਾ ਇਕ ਛੋਟਾ ਜਿਹਾ ਬਾਕ੍ਸ ਵੇਖ ਸਕਦੇ ਹਾਂ
ਆਪ ਦੁਆਰਾ ਲਿੱਖੇ ਹੋਏ ਇਕੁਏਸ਼ਨ੍ਜ਼ ਜਾਂ ਫਾਰਮੂਲੇ ਮੈਥੇਮੈਟੀਕਲ ਰੂਪ ਵਿੱਚ ਇੱਸੇ ਜਗਾਹ ਵਿਖਾਈ ਦੇਂਦੇ ਹਨ
ਦੂਜਾ ਹੈ ਇਕੁਏਸ਼ਨ੍ਜ਼ ਜਾਂ ਫ਼ਾਰਮੂਲਾ ਐਡਿਟਰ ਖੇਤਰ ਜਿਹੜਾ ਕਿ ਨੀਚੇ ਹੈ
ਇਥੇ ਅਸੀਂ ਇੱਕ ਸ੍ਪੈਸ਼ਲ ਮਾਰਕ ਅਪ ਭਾਸ਼ਾ ਵਿੱਚ ਮੈਥੇਮੈਟਿਕਲ ਫ਼ਾਰਮੂਲਾ ਭਰਾਂਗੇ
ਅਤੇ ਤੀਸਰੀ ਐਲੀਮੈਂਟ੍ਸ ਵਿੰਡੋ ਹੈ ਜਿਹੜੀ ਸੱਜੇ ਪਾਸੇ ਰਹਿਂਦੀ ਹੈ
ਜੇ ਐਲੀਮੈਂਟ੍ਸ ਵਿੰਡੋ ਵਿਖਾਈ ਨਹੀਂ ਦੇਂਦੀ ਤਾਂ ਅਸੀਂ ਇਸਨੂੰ ਵਿਊ ਮੇਨ੍ਯੂ ਤੇ ਕਲਿਕ ਕਰਕੇ ਅਤੇ ਫ਼ੇਰ ਐਲੀਮੈਂਟਸ ਦੀ ਚੋਣ ਕਰਕੇ ਪਾ ਸਕਦੇ ਹਾਂ
ਇਹ ਵਿੰਡੋ ਸਾਨੂੰ ਬਹੁਤ ਸਾਰੇ ਮੈਥੇਮੈਟਿਕਲ ਚਿੰਨ ਅਤੇ ਐਕ੍ਸਪ੍ਰੈੱਸ਼ਨਜ਼ ਵਿਖਾਉਂਦੀ ਹੈ
ਜੇ ਅਸੀਂ ਰਾਇਟਰ ਖੇਤਰ ਵਿੱਚ ਗ੍ਰੇ ਬਾਕ੍ਸ ਦੇ ਬਾਹਰ ਇਕ ਵਾਰੀ ਕਲਿਕ ਕਰਦੇ ਹਾਂ ਤਾਂ ਮੈਥ ਵਿੰਡੋ ਛਿਪ ਜਾਂਦੀ ਹੈ
ਮੈਥ ਫ਼ਾਰਮੂਲਾ ਐਡੀਟਰ ਅਤੇ ਐਲੀਮੈਂਟਸ ਵਿੰਡੋ ਨੂੰ ਵਾਪਿਸ ਲਿਆਉਣ ਵਾਸਤੇ ਗ੍ਰੇ ਬਾਕ੍ਸ ਤੇ ਦੋ ਵਾਰ ਕਲਿਕ ਕਰੋ ਚਲੋ ਹੁਣ ਅਸੀਂ ਇਕ ਆਸਾਨ ਜਿਹਾ ਗੁਣਾ ਕਰਣ ਦਾ ਫ਼ਾਰਮੂਲਾ 4 ਗੁਣਾ 3 ਬਰਾਬਰ ਬਾਰਾਂ ਲਿਖਦੇ ਹਾਂ
ਵੇਖੋਗੇ ਕਿ ਐਲੀਮੈਂਟ੍ਸ ਵਿੰਡੋ ਵਿੱਚ ਉੱਤੇ ਸਿੰਬਲਜ਼ ਦਿਆਂ ਕੈਟੇਗ੍ਰੀਆਂ ਅਤੇ ਥੱਲੇ ਸਿੰਬਲਜ਼ ਹਨ
ਆਓ ਉਪਰ ਵਾਲੇ ਖੱਬੇ ਆਇਕਨ ਤੇ ਇਕ ਵਾਰੀ ਕਲਿਕ ਕਰਦੇ ਹਾਂ ਇਹ ਯੂਨਰੀ ਅਤੇ ਬਿਨੈਰ ਆਪਰੇਟਰ੍ਸ ਨੂੰ ਵਿਖਾ ਰਿਹਾ ਹੈ
ਅਤੇ ਥੱਲੇ ਕੁਝ ਹੋਰ ਮੁਢ੍ਲੇ ਮੈਥੇਮੈਟਿਕਲ ਆਪਰੇਟਰ੍ਸ ਵਿਖਾਈ ਦੇ ਰਹੇ ਹਨ ਜਿਵੇਂ ਜਮਾਂ ਘਟਾਉ ਗੁਣਾਂ ਅਤੇ ਵੰਡ
ਦੂਜੀ ਲਾਇਨ ਵਿੱਚ ਜਿੱਥੇ ਗੁਣਾਂ ਦਾ ਨਿਸ਼ਾਨ ਵਿਖਾਈ ਦੇ ਰਿਹਾ ਹੈ a ਗੁਣਾ b ਤੇ ਕਲਿਕ ਕਰਦੇ ਹਾਂ
ਹੁਣ ਫ਼ਾਰਮੂਲਾ ਐਡੀਟਰ ਵਿੰਡੋ ਨੂੰ ਵੇੱਖੋ
ਇੱਥੇ ਹਨ ਦੋ ਪ੍ਲੇਸ ਹੋਲ੍ਡਰਸ ਜਿਨਾਂ ਦੇ ਮੱਧ ਵਿੱਚ ਟਾਈਮਜ਼ ਸ਼ਬਦ ਲਿਖਿਆ ਹੋਇਆ ਹੈ
ਅਤੇ ਉੱਪਰ ਦਿੱਤੇ ਹੋਏ ਰਾਇਟਰ ਦੇ ਗ੍ਰੇ ਬਾਕ੍ਸ ਖੇਤਰ ਵਿੱਚ ਵੀ ਦੋ ਬਾਕ੍ਸ ਨਜਰ ਆਉਂਦੇ ਹਨ ਜਿਨਾਂ ਦੇ ਮੱਧ ਵਿੱਚ ਗੁਣਾਂ ਦਾ ਚਿੰਨ ਹੈ
ਆਓ ਫ਼ਾਰਮੂਲਾ ਐਡੀਟਰ ਵਿੱਚ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਬਲ ਕਲਿਕ ਕਰਕੇ ਹਾਇਲਾਈਟ ਕਰਦੇ ਹਾਂ ਅਤੇ ਫ਼ੇਰ ਉਸ ਵਿੱਚ 4 ਟਾਇਪ ਕਰਦੇ ਹਾਂ
ਅੱਗੇ ਇੱਸੇ ਤਰਾਂ ਫ਼ਾਰਮੂਲਾ ਐਡੀਟਰ ਵਿੱਚ ਦੂਜੇ ਪ੍ਲੇਸ ਹੋਲ੍ਡਰ ਨੂੰ ਹਾਈਲਾਈਟ ਕਰਦੇ ਹਾਂ ਅਤੇ 3 ਟਾਇਪ ਕਰਦੇ ਹਾਂ
ਧਿਆਨ ਦਿਓ ਕਿ ਰਾਇਟਰ ਗ੍ਰੇ ਬਾਕ੍ਸ ਆਪ੍ਣੇ ਆਪ ਰੀਫ਼੍ਰੈਸ਼ ਹੋ ਗਿਆ ਹੈ ਅਤੇ ਹੁਣ ਇਹ 4 ਗੁਣਾ 3 ਵਿਖਾ ਰਿਹਾ ਹੈ
ਅਸੀਂ ਉੱਪਰ ਵਿਊ ਮੇਨ੍ਯੂ ਤੇ ਕਲਿਕ ਕਰਕੇ ਵੀ ਅਪਡੇਟ ਚੁਣ ਸਕਦੇ ਹਾਂ
ਜਾਂ ਅਸੀਂ ਵਿੰਡੋ ਰੀਫ਼੍ਰੈਸ਼ ਕਰਨ ਲਈ ਫ਼9 ਵੀ ਦਬਾ ਸਕਦੇ ਹਾਂ
ਆਓ ਫ਼ਾਰਮੂਲਾ ਪੂਰਾ ਕਰਦੇ ਹਾਂ ਅਤੇ ਇਸ ਦੇ ਅੱਗੇ ਇਕੁਅਲ ਟੋ 12 ਜੋੜਦੇ ਹਾਂ
ਇਸ ਵਾਸਤੇ ਸਾਨੂੰ ਐਲੀਮੈਂਟਸ ਵਿੰਡੋ ਦੇ ਕੈਟੇਗਰੀਜ਼ ਭਾਗ ਵਿੱਚ ਦੂਜੇ ਆਇਕਨ ਜਿੱਥੇ ਰਿਲੇਸ਼ਨਜ਼ ਲਿਖਿਆ ਹੈ ਓਸ ਤੇ ਕਲਿਕ ਕਰਨਾ ਪਵੇਗਾ
ਇੱਥੇ ਤੁਸੀਂ ਕਈ ਤਰਾਂ ਦੇ ਰੀਲੇਸ਼ਨ ਐਲੀਮੈਂਟ੍ਸ ਵੇਖ ਸਕਦੇ ਹੋ
ਆਓ ਪਹਿਲੇ ਨੂੰ ਚੁਣਦੇ ਹਾਂ ਇਹ ਹੈ a ਆਈਐਸ ਇਕੁਅਲ ਟੋ b
ਅਸੀਂ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਿਲੀਟ ਕਰਦੇ ਹਾਂ ਅਤੇ ਦੂਜੇ ਪ੍ਲੇਸ ਹੋਲ੍ਡਰ ਵਿੱਚ 12 ਬਾਰਾਂ ਭਰਦੇ ਹਾਂ
ਅਤੇ ਇਸ ਤਰਹ ਰਾਇਟਰ ਏਰੀਆ ਵਿੱਚ ਇਹ ਸਾਡਾ ਪਹਿਲਾ ਫ਼ਾਰਮੂਲਾ ਹੈ
4 ਗੁਣਾ 3 ਬਰਾਬਰ 12
ਹੁਣੇ ਅਸੀਂ ਸਿਖਿਆ ਕਿ ਐਲੀਮੈਂਟ ਵਿੰਡੋ ਵਿੱਚ ਫ਼ਾਰਮੂਲਾ ਆਸਾਨੀ ਨਾਲ ਕਿਵੇਂ ਲਿਖਿਆ ਜਾਂਦਾ ਹੈ
ਫ਼ਾਰਮੂਲਾ ਐਡੀਟਰ ਵਿੰਡੋ ਤੇ ਕਲਿਕ ਕਰਕੇ ਅਤੇ ਓਸ ਜਗਾਹ ਦਰਸਾਏ ਚਿੰਨ ਚੁਣ ਕੇ ਵੀ ਅਸੀਂ ਫ਼ਾਰਮੂਲਾ ਲਿਖ ਸਕਦੇ ਹਾਂ
ਕੰਟੈਕਸਟ ਮੇਨ੍ਯੂ ਵੀ ਐਲੀਮੈਂਟ ਵਿੰਡੋ ਦੀ ਤਰਾਂ ਚਿੰਨਾਂ ਦੀਆਂ ਕੈਟੇਗਰੀਆਂ ਵਿਖਾਉਂਦਾ ਹੈ
ਕਿਸੇ ਵੀ ਕੈਟੇਗਰੀ ਦਾ ਚੋਣ ਕਰਣ ਨਾਲ ਮੌਜੂਦਾ ਚਿੰਨ ਡਿਸਪਲੇ ਹੋ ਜਾਂਦੇ ਨੇ
ਫ਼ਾਰਮੂਲਾ ਲਿਖਣ ਦਾ ਇਕ ਤੀਜਾ ਤਰੀਕਾ ਵੀ ਹੈ
ਅਸੀਂ ਸਿੱਧਾ ਹੀ ਫ਼ਾਰਮੂਲਾ ਐਡੀਟਰ ਵਿੰਡੋ ਵਿੱਚ ਫ਼ਾਰਮੂਲਾ ਲਿਖ ਸਕਦੇ ਹਾਂ
ਇਥੇ ਅਸੀਂ ਸ੍ਪੈਸ਼ਲ ਮਾਰਕ ਅਪ ਭਾਸ਼ਾ ਦੀ ਵਰਤੋਂ ਕਰਾਂਗੇ ਜਿਸਨੂੰ ਕਿ ਮੱਠ ਐਪਲੀਕੇਸ਼ਨ ਸਮਝਦਾ ਹੈ
ਅਸੀਂ ਪਹਿਲਾਂ ਹੀ ਮਾਰਕ ਅਪ ਭਾਸ਼ਾ ਦਾ ਇਕ ਆਸਾਨ ਉਦਾਹਰਣ ਦੇਖ ਚੁੱਕੇ ਹਾਂ
4 ਗੁਣਾ 3 ਬਰਾਬਰ 12
ਇਥੇ ਟਾਈਮਜ਼ ਸ਼ਬਦ ਤੇ ਗੌਰ ਕਰੋ
ਇਸੇ ਤਰਾਂ 4 ਭਾਗ 4 ਬਰਾਬਰ 1 ਲਿਖਣ ਲਈ ਮਾਰਕ ਅਪ ਹੈ 4 ਓਵਰ 4 ਇਕੁਅਲਜ਼ 1 ਹੁਣ ਅਸੀਂ ਇਸਨੂੰ ਇੱਥੇ ਹੀ ਖਤਮ ਕਰਦੇ ਹਾਂ ਅਤੇ ਆਪ ਦੇ ਲਈ ਇਕ ਅਭਿਆਸ ਹੈ
ਰਾਇਟਰ ਵਿੰਡੋ ਵਿੱਚ ਇਹ ਫ਼ਾਰਮੂਲਾ ਲਿਖੋ
4 ਭਾਗ 4 ਬਰਾਬਰ 1 ਫਾਰਮੂਲੇ ਵਿੱਚ ਇੱਕ ਖਾਲੀ ਲਾਇਨ ਪਾਉਣ ਲਈ ਨਿਊਲਾਈਨ ਮਾਰਕ ਅਪ ਦੀ ਵਰਤੋਂ ਕਰੋ
A ਬੂਲੀਅਨ ਐਂਡ b
4 ਗ੍ਰੇਟਰ ਥਾਨ 3 ਹੈ
X ਐਪਰੌਕ੍ਸੀਮੇਟਲੀ ਈਕੁਏਲ ਟੂ y ਹੈ
ਅਤੇ 4 ਨੌਟ ਈਕੁਏਲ ਟੂ 3 ਹੈ
ਲਿਬਰੇਆਫਿਸ ਮੈਥ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਟਿਊਟੋਰੀਅਲ ਨੂੰ ਅਸੀਂ ਇਥੇ ਹੀ ਸਮਾਪਤ ਕਰਦੇ ਹਾਂ
ਸਂਖੇਪ ਵਿੱਚ ਅਸੀਂ ਨੀਚੇ ਦਰਸਾਏ ਵਿਸ਼ੇ ਸਿੱਖੇ
ਲਿਬਰੇਆਫਿਸ ਮੈਥ ਕੀ ਹੈ
ਮੈਥ ਦੀ ਵਰਤੋਂ ਕਰਨ ਲਈ ਸਿਸਟਮ ਦੀਆਂ ਕੀ ਜ਼ਰੂਰਤਾਂ ਅਤੇ ਵਿਸ਼ੇਸ਼ਤਾਵਾਂ ਹਨ
ਫ਼ਾਰਮੂਲਾ ਐਡੀਟਰ ਨੂੰ ਕਿਵੇਂ ਵਰਤਿਆ ਜਾਂਦਾ ਹੈ
ਇਕ ਸਾਧਾਰਣ ਫ਼ਾਰਮੂਲਾ ਕਿਵੇਂ ਲਿਖਿਆ ਜਾਂਦਾ ਹੈ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ ਜਿਹੜਾ ਕਿ ਭਾਰਤ ਸਰਕਾਰ ਦੇ ਆਈਸੀਟੀ ਐਮਐਚਆਰਡੀ ਦੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਵੱਲੋਂ ਸਮਰਥਿੱਤ ਹੈ
ਇਸ ਪ੍ਰੋਜੈਕਟ ਨੂੰ httpspoken tutorialorg ਵੱਲੋਂ ਚਲਾਇਆ ਜਾਂਦਾ ਹੈ
ਵਾਧੂ ਜਾਣਕਾਰੀ ਇਸ ਲਿੰਕ ਤੇ ਉਪ੍ਲਭਧ ਹੈ httpspoken tutorialorgNMETCT into
ਇਹ ਸਕ੍ਰਿਪਟ ਦਾ ਯੋਗਦਾਨ ਦੇਸੀ ਕ੍ਰਿਊ ਸੋਲੂਸ਼ਨਜ਼ ਪੀਵੀਟੀ
ਐੱਲਟੀਡੀ

ਹਿੱਸਾ ਲੈਣ ਲਈ ਧੰਨਵਾਦ